ਇਹ ਕਿਸੇ ਜਿਮ ਦੀ ਫੋਟੋ ਲੱਗਦੀ ਐ ਤੇ ਇਹਦੇ ਵਿੱਚ ਰਨਿੰਗ ਵਾਲੀ ਮਸ਼ੀਨ ਦਿਖਾਈ ਦੇ ਰਹੀ ਹੈਗੀ ਅਤੇ ਉਹਦੇ ਉੱਪਰ ਸਕਰੀਨ ਵੀ ਚੱਲ ਰਹੀ ਹੈਗੀ ਤੇ--

ਤੇ ਇੱਕ ਸਾਹਮਣੇ ਉਪਰਲੀ ਸਾਈਡ ਵੱਡੀ ਸਾਰੀ ਵ੍ਹਾਈਟ ਕਲਰ ਦੀ ਬਿਲਡਿੰਗ ਦਿਖਾਈ ਦੇ ਰਹੀ ਹੈਗੀ।

ਇਸ ਫੋਟੋ ਦੇ ਵਿੱਚ ਇੱਕ ਲੇਡੀਜ ਜਵਾਕਾਂ ਨੂੰ ਕੁੜੀਆਂ ਨੂੰ ਡਾਂਸ ਸਿਖਾ ਰਹੀ ਆ ਇੱਕ ਲੇਡੀਜ ਨੀਚੇ ਬੈਠੀ ਆ ਵੀ।

ਇੱਕ ਡਸਟਬਿਨ ਪਿਆ ਦਰਖਤ ਦੀ ਜੜ੍ਹ ਵਿੱਚ --

ਦਰਖਤ ਬਹੁਤ ਸਾਰੇ ਗਰੀਨਰੀ ਹੈਗੀ। ਉੱਪਰ ਆਸਮਾਨ ਬਹੁਤ ਸੋਹਣਾ ਲੱਗ ਰਿਹਾ ਹੈਗਾ।

ਸਾਹਮਣੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈਗੀ ਬਲੈਕ ਸ਼ੀਸ਼ਿਆਂ ਵਾਲੀ ਉਹਦੇ ਬਿਲਡਿੰਗ ਸਾਹਮਣੇ ਇੱਕ ਪੋਲ ਖੜੇ ਹੈਗਾ।

ਉਹ ਖੜੇ ਹੈਗੇ ਉਤੇ ਟਰਾਂਸਫਾਰਮ ਰੱਖਿਆ ਹੋਇਆ ਤਾਰਾਂ ਨੇ ਇੱਕ ਛੱਤ ਤੋਂ ਉੱਪਰ ਟਾਵਰ ਦਿਖਾਈ ਦੇ ਰਿਹਾ ਐ ਬਿਲਡਿੰਗ ਦੇ ਸਾਹਮਣੇ ਦੋ ਗੱਡੀਆਂ ਖੜੀਆਂ ਨੇ।

ਗਰੀਨ ਬੋਰਡ ਲੱਗਿਆ ਹੋਇਆ ਚੇਅਰ ਪਈ ਹੈਗੀ।

ਤੇ ਟੇਬਲ ਤੇ ਹੋਰ ਸਮਾਨ ਪਿਆ ਨੀਚੇ ਫਲੋਰ ਲੱਗੇ ਬਲੂ ਟਾਇਲ ਲੱਗੀ ਹੋਈ ਹੈਗੀ ਸਾਹਮਣੇ ਦਰਗਜੇ ਦੇ ਵਿੱਚ--

ਚਾਰਜਿੰਗ ਪਿਆ ਹੇਗਾ ਬਾਈਟ ਪੇਪਰ ਟਰਾਂਸਫਰ ਲਿਖਿਆ ਹੋਇਆ ਹੇਗਾ।

ਦੇ ਵਿੱਚ ਬਹੁਤ ਸਾਰਾ ਸਮਾਨ ਪਿਆ ਹੈਗਾ ਟੇਬਲ ਦੇ ਉੱਪਰ।

ਤੇ ਆਹ ਬੁਰਸ਼ ਵਗੈਰਾ ਪਏ ਹੈਗੇ ਏਦਰ ਨੀਚੇ ਵੀ ਫਲੋਰ ਤੇ ਸਮਾਨ ਪਿਆ ਹੈਗਾ।

ਸਟੈਰਕੈਸ ਦਿਖਾਈ ਦੇ ਰਿਹਾ ਤੇ ਪਿੱਛੇ ਸਮਾਨ ਪਿਆ ਵਾ ਤੇ ਚਾਰ ਲੋਕ ਫਿਰ --

ਸਿਵਲ ਪਸ਼ੂ ਹਸਪਤਾਲ ਸੁਲਤਾਨਪੁਰ ਲੋਧੀ --

ਸਾਹਮਣੇ ਇੱਕ ਦੋ ਟਿਊਬ ਲਾਇਟਾਂ ਲੱਗੀਆਂ ਹੋਈਆਂ ਨੇ।

ਇਹ ਫੋਟੋ ਦੇ ਵਿੱਚ ਬਹੁਤ ਸਾਰੀਆਂ ਕੁਰਸੀਆਂ ਟੇਬਲ ਲੱਗੇ ਹੋਏ ਦਿਖਾਈ ਦੇ ਰਹੇ ਹੈਗੇ ਵਿੱਚ ਦੋ ਲੋਕ ਦਿਖਾਈ ਦੇ ਰਿਹਾ ਇੱਕ ਬੈਠਾ ਤੇ ਇੱਕ ਖੜਿਆ ਹੈਗਾ।

ਤਾਂ ਸਾਈਡਾਂ ਤੇ ਲੋਕ ਖੜੇ ਆ ਇਕੱਠੇ ਹੋਈ ਤੇ ਖਾ ਪੀ ਰਹੇ ਹੈਗੇ।

ਇਹ ਕਿਸੇ ਸਕੂਲ ਦੀ ਫੋਟੋ ਲੱਗਦੀ ਹੈਗੀ ਸਾਹਮਣੇ ਬਹੁਤ ਸੋਹਣਾ ਇੱਕ--

ਤੇ ਇੱਕ ਕਮਰਾ ਬਣਿਆ ਹੋਇਆ ਪਿੱਛੇ ਦ੍ਰਖਤ ਦਿਖਾਈ ਦੇ ਰਹੇ ਹੈਗੇ ਇੱਕ ਵ੍ਹਾਈਟ ਕਲਰ ਦਾ ਬੋਰਡ ਵੀ ਦਿਖਾਈ ਦੇ ਰਿਹਾ ਹੈਗਾ ਇਹਦੇ ਵਿੱਚ।

ਤੇ ਵਿਚੋਂ ਕਿਵਾੜ ਕੁਵੂੜ ਵੀ ਪੱਟ ਰਹੇ ਹੈਗੇ ਤੇ ਬੋਹੁਤ ਸੋਹਣਾ ਘਾਹ ਦਿਖਾਈ ਦੇ ਰਿਹਾ ਹੈਗਾ ਪਿੱਛੇ ਦ੍ਰਖਤ।

ਤੇ ਇਧਰ ਪੰਜਾਬ ਨੈਸ਼ਨਲ ਬੈਂਕ ਲੱਗਦੀ ਹੈਗੀ ਸਾਈਡ ਤੇ ਆਈ ਥਿੰਕ ਮੈਨੂੰ।

ਗੱਡੀਆਂ ਦੀ ਸਰਵਿਸ ਸਟੇਸ਼ਨ ਲੱਗਦਾ ਹੈਗਾ ਫੋਟੋ ਦੇ ਵਿੱਚ ਦੋ ਗੱਡੀਆਂ ਦਿਖਾਈ ਦੇ ਰਹੀਆਂ ਨੇ ਇੱਕ ਦੀ ਵਾਈਟ ਕਲਰ ਦੀ --

ਏਹ ਬੜੇ ਲੋਕ ਖੜੇ ਆ ਆਗੇ ਦ੍ਰਖਤ ਦੇ ਹੈੱਠਾ ਬੈਠੇ ਦ੍ਰਖਤ ਦਿਖਾਈ ਦੇ ਰਿਹਾ ਹੈ ਇੱਕ ਟੇਬਲ ਪਿਆ ਵ੍ਹਾਈਟ ਕਲਰ ਦਾ ਉਪਰ ਵ੍ਹਾਈਟ ਸ਼ੀਟ ਬਿਛਾਇ ਹੋਈ ਨਜ਼ਰ ਆ ਰਹੀ ਹੈ।

ਆ ਪੋਲ ਲੱਗੇ ਹੋਏ ਹੈਗੇ ਵਿੱਚ ਬਿਜਲੀ ਦੀਆਂ ਤਾਰਾਂ ਦਿਖਾਈ ਦੇ ਰਹੀਆਂ ਨੇ ਇੱਕ ਪੈਪ ਲਟਕ ਰਿਹਾ ਸਾਹਮਣੇ।

ਦੋ ਚਿਹਰਾ ਪਈਆਂ ਤਿੰਨ ਟੇਬਲ ਦਿਖਾਈ ਦੇ ਰਹੇ ਹੈਗੇ।

ਇਹ ਇੱਕ ਸਟੋਰ ਦੀ ਪਿੱਕ ਦਿਖਾਈ ਦੇ ਰਹੀ ਹੈ। ਇੱਕ ਟਰਾਲੀ ਖੜੀ ਹੈਗੀ।

ਚਾਰ ਲੋਹੇ ਦੇ ਗੇਟ ਜਿਹਨਾਂ ਨੂੰ ਸਟੀਲ ਦੇ --